ਆਹੋ ਜੇ ਤੁਸੀਂ ਹਿਸਾਬ ਕਿਤਾਬ ਦਾ ਲੈਣਾ ਨਾ ਆਪਣੇ ਬਟਾਲਿਔ ਮਿਲ ਜਾਂਦੇ। ਮੈਂ ਬਟਾਲਿਔ ਲਿਆ ਤੇ ਦੀਪ ਨੇ ਬਟਾਲਿਔ ਲਿਆ

ਮੈਨੂੰ ਵੀ ਯਾਰ ਸਪਲੈਡਰ ਮੋਟਰਸਾਈਕਲ ਤੋਂ ਇਲਾਵਾ ਹੋਰ ਕੋਈ ਚੰਗਾ ਨਹੀ ਲੱਗਦਾ। ਸਪਲੈਂਡਰ ਤੇ ਬੂਲੇਟ ਬਸ ਆਹੋ ਵੇਖ ਲਈ ਬੂਲਟ ਲੈਣਾ ਹੋਇਆ ਬੂਲਟ ਲੈ ਲਈ ਭਰਾ ਨਹੀ ਬੂਲੇਟ ਤਾਂ ਨਹੀ ਲੈਣਾ ਔਦਾਂ ਗੱਲ ਕਰਨਡਾਹਿਆ ਸਪਲੈਂਡਰ ਤੋਂ ਬੂਲੇਟ ਤੋਂ ਬਿਨਾਂ ਹੋਰ ਕੋਈ ਚੰਗਾ ਲੱਗਦਾ ਉਹ ਆਹ ਚੀਜ਼ ਹੀ ਅਲੱਗ ਵਾ ਨਾ ਬੂਲੇਟ ਤੇ ਸਪਲੈਂਡਰ

ਸਪਲੈਂਡਰ ਦੀ ਅੱਜ ਕਲ ਮਾਰਕਿਟ ਬੜੀ ਆ। ਟੌਹਰ ਵੱਖਰੀ ਏ

ਹਮ ਕਿਤੇ ਸੌਅ ਸਾਅ ਬਣਾਈ ਹੋਵੇ ਇਹਦੀ ਮੋਡੀਫਾਈ ਕਰਵਾਇਆ ਹੋਵੇ

ਬੜੀ ਵਧੀਆ ਬੜੀ ਵਧੀਆ ਚੀਜ ਹੈ

ਹੋਰ

ਹਾਂ ਵਧੀਆ ਲੱਗਦਾ ਯਾਰ ਜਚਦਾ ਵੀ ਹਾਂ ਸਪਲੈਂਡਰ ਮੋਡੀਫਾਈ ਕਰਵਾਇਆ ਹੋਵੇ। ਮੜਥਲੀ ਵੀਹਲ ਪਵਾਏ ਹੋਣ ਹਾਰਨ ਹੂਰਨ ਲਵਾਏ ਹੋਣ ਆਹਾਂ ਮਾਰਕਿਟ ਏਦੀ ਬੜੀ ਆ ਨਾ ਡਿਮਾਂਡ ਏਦੀ ਬੜੀ ਆ।

ਜਿੱਥ ਮਰਜੀ ਕਹਿ ਦੇ ਜੋ ਵਧੀਆ ਬਣਿਆ ਹੋਇਆ ਨਾ ਵਧੀਆ ਹਾਲਤ ਹੂਲਤ ਹੋ ਜਏ ਜਿੰਨੇ ਮਰਜੀ ਪੈਸੇ ਮੰਗ ਲਾ ਭਰ ਦਿੰਦੇ ਆ ਲੋਕੀ

ਜਿੰਨੇ ਕਹੇ ਗਾਂ ਉਨੇ ਭਰਨੇ ਭਰਨੇ ਆ

ਕੋਈ ਨਾ ਵੀਰ ਕਰਦਾ ਮੈ ਤੁਹਾਨੂੰ ਬਾਅਦ ਚ ਕਾਲ ਠੀਕ ਆ ਚੰਗਾ ਵੀਰ ਮੈਂ ਸੋਚਦਾ ਸੋਚਦਾ ਕਾਹਲੀ ਕਾਹਲ਼ੀ ਘਰ ਨੂੰ ਤੁਰ ਪਿਆ। ਤਾਂ ਜੋ ਇਹ ਪੈਸੇ ਕਿਸੇ ਅਹ ਨੁੱਕਰੇ ਲਗਾ ਦੇਵਾਂ ਮੈਨੂੰ ਡਰ ਸੀ ਕਿ ਕਿਸਮਤ ਦਾ ਮਾਰਾ ਵਾਂ ਹਾਂ ਮੈਂ ਤੇ, ਅੱਗੇ ਜਾਣ ਲਈ ਮੋਹਰਾਂ ਵੀ ਹੱਥੋਂ ਨਾ ਚੱਲੀਆਂ ਜਾਣ ਘਰ ਕੋਈ ਵੀ ਨਹੀਂ ਸੀ, ਮੇਰੀ ਵਹੁਟੀ ਬੱਚਿਆਂ ਨੂੰ ਨਾਲ ਲੈ ਕੇ ਕਿਤੇ ਬਾਹਰ ਗਈ ਹੋਈ ਸੀ ਮੈਂ ਦਿਲ ਹੀ ਦਿਲ ਵਿੱਚ ਸੋਚਿਆ ਸਗੋਂ ਚੰਗਾ ਹੋਇਆ, ਕਿਸੇ ਨੂੰ ਪਤਾ ਨਾ ਲੱਗੇਗਾ। ਦਸ ਮੋਹਰਾਂ ਮੈਂ ਆਪਣੇ ਪਾਸ ਰੱਖ ਲਈਆਂ ਅਤੇ ਬਾਕੀ ਦੀਆਂ ਰੁਮਾਲ ਵਿੱਚ ਬੰਨ ਕੇ ਅਤੇ ਧੂੜੇ ਨਾਲ ਡੱਬੇ ਵਿੱਚ ਲੁਕਾ ਕੇ ਰੱਖ ਦਿੱਤੀਆਂ। ਜਦੋਂ ਮੇਰੀ ਵਹੁਟੀ ਬਾਹਰੋਂ ਆਈ, ਮੈਂ ਬਜਾਰੋਂ ਰਾਸ਼ਨ ਲੈਣ ਗਿਆ ਅਹ ਚੱਲਿਆਂ ਸਾਂ ਤੇ ਮੇਰੀ ਬਦਨਸੀਬੀ ਦੇਖੋ, ਉਸ ਦਿਨ ਖਾਣ ਨੂੰ ਘਰ ਵਿੱਚ ਡੰਗ ਆਹ ਡੰਗ ਭਰ ਵੀ ਨਾ ਆਟਾ ਸੀਗਾ ਨਾ ਕੁੱਛ, ਫੇਰ ਜਦੋਂ ਮੇਰੀ ਵਹੁਟੀ ਨੇ ਰੋਟੀ ਪਕਾਉਣ ਲਈ ਤਾਂ ਆਟਾ ਬਿਲਕੁੱਲ ਵੀ ਖ਼ਤਮ ਹੋ ਗਿਆ ਸੀਗਾ ਤੇ ਉਹਨੇ ਧੂੜੇ ਦਾ ਡੱਬਾ ਫੇਰ ਇੱਕ ਸੇਲ ਵਾਲੀ ਕੋਲ ਆਟੇ ਦੇ ਬਦਲੇ ਵੇਚ ਦਿੱਤਾ। ਜਦੋਂ ਇਹ ਗੱਲ ਅਹ ਮੇਰੇ ਘਰ ਮੁੜਨ ਤੇ ਮੇਰੀ ਵਹੁਟੀ ਨੇ ਮੈਨੂੰ ਦੱਸਿਆ ਕਿ ਮੇਰੇ ਪਿੱਛੋਂ ਕੀ ਕਮਾਈ ਕੀਤੀ ਹੈ ਤਾਂ ਮੈਨੂੰ ਬਹੁਤ ਦੁੱਖ ਹੋਇਆ। ਮੈਂ ਸਿਰ ਤੇ ਦੋ ਹੱਥੜੇ ਮਾਰ ਕੇ ਕਿਹਾ। ਕਮਬਖ਼ਤ ਔਰਤ ਸਾਡੇ ਪਿਓ ਦੀ ਕਿਹੜੀ ਜਾਗੀਰ ਲੱਗੀ ਹੋਈ ਏ ਕਿ ਤੈਨੂੰ ਐਨੀ ਦੌਲਤ ਕੌਡੀਆਂ ਦੇ ਭਾਅ ਲੁਟਾ ਦਿੱਤੀ ਊ ਤੈਨੂੰ ਪਤਾ ਈ ਨਈਂ ਸੀ ਕਿ ਉਹ ਵਿਚੋਂ ਵੀਹਾਂ ਚੋਂ ਦਸ ਮੋਹਰਾਂ ਪਈਆਂ ਹਨ। ਅਤੇ ਜਿਹੜੀਆਂ ਮੇਰੇ ਕੋਲ ਇੱਕ ਮਿੱਤਰ ਨੇ ਮੈਨੂੰ ਅੱਜ ਹੀ ਦਿੱਤੀਆਂ ਹਨ। ਇਹ ਗੱਲ ਸੁਣਦਿਆਂ ਹੀ ਉਹਦੇ ਰੰਗ ਫਿੱਕਾ ਹੋ ਗਿਆ ਤੇ ਪਾਗਲਾਂ ਵਾਂਗ ਪਿੱਟ ਪਿੱਟ ਕੇ ਨਿਢਾਲ ਹੋ ਗਈ। ਧ੍ਰਾਸ ਦਿੱਤਾ ਤੇ ਕਿਹਾ ਐਨਾ ਰੌਲਾ ਨਾ ਪਾ। ਜੇ ਕਿਤੇ ਗੁਆਂਢੀਆਂ ਨੂੰ ਪਤਾ ਲੱਗ ਪਿਆ ਤਾਂ ਪਹਿਲਾਂ ਵਾਂਗ ਕਿਤੇ ਫੇਰ ਸਾਡਾ ਮੌਜੂ ਨਾ ਬਣਾ। ਚਲੋ ਜੋ ਹੋਇਆ ਸੋ ਹੋਇਆ। ਰੱਬ ਦਾ ਫੇਰ ਵੀ ਲੱਖ ਲੱਖ ਸ਼ੁਕਰ ਮਨਾਈਏ ਕਿ ਇਨ੍ਹਾਂ ਵਿਚੋਂ ਕੰਮ ਅੱਜ , ਪੰਜ ਦਸ ਮੋਹਰਾਂ ਤਾਂ ਬਚ ਗਈਆਂ ਨੇ ਇਨ੍ਹਾਂ ਨਾਲ ਹੀ ਸਾਡਾ ਕੁਝ ਦਿਨ ਲੰਘਾਉਣ ਦਾ ਯਤਨ ਕਰੀਏ ਅੱਗੇ,

ਸਾਨੂੰ ਇਸ ਗੱਲ ਦਾ ਚਿੱਤ ਚੇਤਾ ਵੀ ਭੁੱਲ ਗਿਆ ਪਰ ਇੱਕ ਦਿਨ ਮੈਂ ਆਪਣੇ ਕੰਮ ਵਿੱਚ ਮਸਤ ਸਾਂ ਤੇ ਅਹ ਆਦਮੀ ਅਹ ਸਾਧੀ ਅਤੇ ਸਾਧ ਨੂੰ,

ਪਈ ਬਲਾ ਨੂੰ ਦਿਲੋਂ ਲਾਹੁਣ ਲਈ ਕਾਹਲ਼ੀ ਕਾਹਲ਼ੀ ਜੋ ਮੇਰੇ ਨਾਲ ਗੁਜ਼ਰੀ ਸੀ, ਕਹਿ ਸੁਣਾ ਦਿੱਤੀ ਕਿ ਭਾਵੇਂ ਪਰਮਾਤਮਾ ਨੂੰ ਮਨਜ਼ੂਰ ਨਈਂ ਪਰ ਤੁਹਾਡੇ ਵਰਗੇ ਮਿੱਤਰਾਂ ਦੀ ਸਹਾਇਤਾ ਨਾਲ ਖਾਣ ਪੀਣ ਜੋਗਾ ਵੀ ਜੋ ਹੋਵਾਂ। ਫੇਰ ਵੀ ਮੈਂ ਤੁਹਾਡੀ ਸਹਾਇਤਾ ਦਾ ਦਿਲੋਂ ਧੰਨਵਾਦੀ ਆਂ ਸਾਧੀ ਨੇ ਉੱਤਰ ਦਿੱਤਾ ਮੈਂ ਮੰਨਦਾ ਕਿ ਤੂੰ ਮੇਰੀ ਦਿੱਤੀ ਹੋਈ ਰਕਮ ਖਾ ਪੀ ਕੇ ਨਹੀਂ ਉਡਾਈ . ਇਸ ਲਈ, ਇਸ ਗੱਲ ਦਾ ਮੈਨੂੰ ਕੋਈ ਰੰਜ ਨਹੀਂ ਹੈ ਕਿ ਤੈਨੂੰ ਚਾਰ ਸੌ ਮੋਹਰਾਂ ਦੇ ਕੇ ਗੁਆਈਆਂ ਨੇ ਪਰ ਮੈਂ ਤੇਰੀ ਹੋਰ ਸਹਾਇਤਾ ਕਰਨ ਨੂੰ ਤਿਆਰ ਨਹੀਂ। ਫੇਰ ਉਹ ਆਪਣੇ ਮਿੱਤਰ ਵੱਲ ਮੂੰਹ ਕਰਕੇ ਕਹਿਣ ਲੱਗਾ ਮੇਰਾ ਤਜ਼ਰਬਾ ਤਾਂ ਗ਼ਲਤ ਨਿਕਲਿਆ ਏ ਹੁਣ ਤੇਰੀ ਵਾਰੀ ਏ ਤੂੰ ਤਜ਼ਰਬਾ ਕਰ ਲਏ ਸ਼ਾਇਦ ਨੂੰ ਇਹ ਠੀਕ ਨਿਕਲੇ। ਸਾਧ ਪਾਸ ਇੱਕ ਥੈਲਾ ਸੀ ਜਿਸ ਵਿੱਚ ਇੱਕ ਸਿੱਕੇ ਦਾ ਵੱਡਾ ਸਾਰਾ ਟੁਕੜਾ ਸੀ ਉਹ ਸਾਧ ਨੇ ਕੱਢ ਕੇ ਮੇਰੇ ਹਵਾਲੇ ਕੀਤਾ ਤੇ ਕਿਹਾ ਮੇਰੇ ਪਾਸ ਤਾਂ ਏਹੀ ਕੁਝ ਏ ਜੇ ਰੱਬ ਨੇ ਚਾਹਿਆ, ਤਾਂ ਏਸ ਨਾਲ ਈ ਤੇਰੇ ਘਰ ਦੀ ਲਹਿਰ ਵਹਿਰ ਹੋ ਜਾਵੇਗੀ। ਇਹ ਵੇਖ ਸਾਧੂ ਹੱਸ ਪਿਆ। ਮਿੱਤਰ ਤੂੰ ਕਿਸੇ ਵੇਲੇ ਪੁੱਠੀਆਂ ਸਿੱਧੀਆਂ ਗੱਲਾਂ ਕਰਨ ਲੱਗ ਪੈਂਦਾ ਏ। ਇਹਨਾਂ ਦਾ ਕੌਡੀ ਮੁੱਲ ਵੀ ਨਹੀਂ। ਸਿਰ ਮਾਰਨ ਆਏ ਨੇ। ਸਾਧ ਨੂੰ ਕੋਈ ਉੱਤਰ ਅਤੇ ਦੋਵੇਂ ਮਿੱਤਰ ਉਥੋਂ ਚਲੇ ਗਏ ਉਸੇ ਰਾਤ ਮੈਂ ਉਹ ਸਿੱਕੇ ਦਾ ਟੁੱਕੜਾ ਆਪਣੇ ਇੱਕ ਮਿੱਤਰ ਮਾਛੀ, ਨੂੰ ਦੇ ਦਿੱਤਾ। ਉਹਦੇ ਜਾਲ ਵਿਛਾ ਸਿੱਕਾ ਗੁਆਚ ਗਿਆ ਸੀ ਤੇ ਅਤੇ ਉਸ ਨੂੰ ਬਿਨ੍ਹਾਂ ਉਹਦਾ ਜਾਲ ਨਿਕੰਮਾ ਪਿਆ ਹੋਇਆ ਸੀ ਇਸੇ ਦੁੱਖੋਂ ਉਹ ਕਈ ਦਿਨ ਤੋਂ ਉਹ ਮੱਛੀਆਂ ਨਹੀਂ ਸੀ ਫੜਨ ਲੱਗਿਆ। ਸਿੱਕੇ ਦਾ ਟੁੱਕੜਾ ਲੈ ਕੇ ਉਸਨੇ ਬਹੁਤ ਖ਼ੁਸ਼ ਹੋਇਆ ਤੇ ਅਗਲੇ ਦਿਨ ਉਹ ਬੜੀਆਂ ਮੱਛੀਆਂ ਫੜੀਆਂ ਤੇ ਸਿੱਕੇ ਦੇ ਬਦਲੇ ਉਹਨੇ ਇੱਕੋ ਵੱਡੀ ਮੱਛੀ ਮਾਰੀ ਤੇ ਮੈਨੂੰ ਲਿਆ ਦਿੱਤੀ।

ਬੱਚੇ ਆਪਸ ਵਿਚ ਝਗੜਨ ਲੱਗ ਪਏ ਅਤੇ ਅਹ ਅਤੇ ਇਤਨਾ ਚੀਕ ਚਿਹਾੜਾ ਪਾਇਆ ਕਿ ਤੰਗ ਆ ਕੇ ਮੈਂ ਉਨ੍ਹਾਂ ਹੱਥੋਂ ਉਹ ਚੀਜ਼ ਖੋ ਲਈ। ਜਦ ਮੈਂ ਸੌਣ ਲੱਗਿਆ ਤਾਂ ਬੜੀ, ਬੱਤੀ ਜਗਾਈ ਤਾਂ ਉਹਦੇ ਚਾਨਣ ਨਾਲ ਹੀ ਕਮਰਾ ਜਗਮਗਾ ਉੱਠਿਆ ਤੇ ਇਹ ਵੇਖ ਕੇ ਮੈਂ ਬੜਾ ਹੈਰਾਨ ਹੋਇਆ ਅਤੇ ਆਪਣੀ ਵਹੁਟੀ ਨੂੰ ਕਿਹਾ ਸੋਨੇ ਦੀਆਂ ਮੋਹਰਾਂ ਨਾਲੋਂ ਤਾਂ ਇਹ ਸਿੱਕੇ ਦਾ ਟੁੱਕੜਾ ਈ ਚੰਗਾ ਨਿਕਲਿਆ। ਹੋਰ ਕੁਛ ਨਈਂ ਤਾਂ ਤੇਲ ਦੇ ਪੈਸੇ ਤਾਂ ਬਚ ਜਾਇਆ ਕਰਨਗੇ, ਸਾਡੇ ਗੁਆਂਢ ਵਿੱਚ ਇੱਕ ਜੌਹਰੀ ਰਹਿੰਦਾ ਸੀ। ਅਗਲੇ ਭਲਕ ਚ ਉਹਨੇ ਪੁੱਛਿਆ ਕੀ ਗੱਲ ਸੀ ਰਾਤ ਨੂੰ ਤਾਂ, ਬੱਚਿਆਂ ਨੇ ਐਨਾ ਤੂਫ਼ਾਨ ਚੁੱਕਿਆ ਹੋਇਆ ਸੀ ਕਿ ਸਾਰੀ ਰਾਤ ਭਰ ਮੇਰੀ ਅੱਖ ਈ ਨਈਂ ਲੱਗੀ। ਮੇਰੀ ਵਹੁਟੀ ਨੇ ਕਿਹਾ ਦੱਸਾਂ ਭੈਣ, ਸ਼ੀਸ਼ੇ ਦਾ ਇੱਕ ਟੁੱਕੜਾ ਜਿਹਾ ਸੀ ਮੈਂ ਕਿਤੇ ਭੁੱਲ ਕੇ ਉਹ ਉਨ੍ਹਾਂ ਦੇ ਹੱਥ, ਉਨ੍ਹਾਂ ਨੇ ਤਾਂ ਰਗ਼ੜ ਰਗ਼ੜ ਕੇ ਸਾਡਾ ਇੱਕ ਨੱਕ ਵਿੱਚ ਦਮ ਕਰ ਦਿੱਤਾ ਏ ਜੋਹਰਨ ਨੇ ਮੇਰੀ ਵਹੁਟੀ ਨੂੰ ਅਹ ਉਹ ਬਲੌਰ ਦਾ ਟੁੱਕੜਾ ਦਿਖਾਉਣ ਲਈ ਕਿਹਾ। ਵਹੁਟੀ ਨੇ ਜਿਉਂ ਹੀ ਉਹ ਕੱਡਣ ਨੂੰ ਦਿਖਾਇਆ ਤਾਂ ਉਹ ਉਸ ਵੇਲੇ ਉਹਨੂੰ ਮੁੱਲ ਖਰੀਦਣ ਲਈ ਤਿਆਰ ਹੋ ਗਈ ਪਰ ਬੱਚੇ ਨੇ ਉਸਦਾ ਅਹ . ਬੱਚੇ ਦੇ , ਚਮਕਦੇ ਹੋਏ . ਛੱਡਣ ਦਾ ਨਾਂ ਤਕ ਨਹੀਂ ਸੀ ਲੈਂਦੇ, ਉਹ ਜੌਹਰਨ ਕਹਿਣ ਲੱਗੀ ਚੰਗਾ ਇੰਨਾ ਨੂੰ ਇਸ ਵੇਲੇ ਖੇਡ ਲੈਣ ਦੇ. ਫੇਰ ਗੱਲ ਕਰ ਲਾਵਾਂਗੇ। ਜਦੋ ਮੈਂ ਘਰ ਵੜਿਆ ਤਾਂ ਮੇਰੀ ਵਹੁਟੀ ਨੂੰ ਮੇਰੀ ਸਾਰੀ ਆਹ ਉਹਨੇ ਮੈਨੂੰ, ਵੀ ਸਾਰੀ ਗੱਲ ਸੁਣਾਈ ਤੇ ਮੈਨੂੰ ਖੁੜਕ ਗਈ ਕਿ ਇਹ ਆਮ ਸ਼ੀਸ਼ਾ ਨਹੀਂ ਬਲਕਿ ਜ਼ਰੂਰ ਕੋਈ ਬਹੁਤ ਕੀਮਤੀ ਹੀਰਾ ਹੋਣਾ ਹੈ, ਮੈਂ ਜੌਹਰੀ ਨਾਲ ਗੱਲ ਕੀਤੀ। ਉਦੋਂ ਉਹ ਹੀਰੇ ਨੂੰ ਉਸ ਵੇਲੇ ਇਕ ਲੱਖ ਦੇ ਰੁਪਏ ਚ ਖਰੀਦਣ ਲਈ ਰਾਜੀ ਹੋ ਗਿਆ। ਜੌਹਰੀ ਨੇ ਝੱਟਪੱਟ ਇਹ ਆਹ ਰਕਮ ਮੇਰੇ ਹੱਥ ਫੜਾਈ ਅਤੇ ਉਹ ਕੀਮਤੀ ਹੀਰਾ ਜਿਸਨੂੰ ਅਸੀਂ, ਮਾਮੂਲੀ ਜਿਹਾ ਪੱਥਰ ਸਮਝਦੇ ਸਾਂ ਖੁਸ਼ੀ ਆਪਣੇ ਘਰ ਲਏ ਗਿਆ।

ਕਿਹਾ ਤੁਸੀ ਆਪਣਾ ਸਾਰਾ ਆਹ ਦਿਲ ਲਾ ਕੇ ਕੰਮ ਕੱਢੋ। ਮੈਂ ਸਾਰਾ ਮਾਲ ਖਰੀਦਣ ਲਈ ਤਿਆਰ ਆਂ। ਫੇਰ ਮੈਂ ਮਾਲ ਪਾਉਣ ਲਈ ਕਈ ਦੁਕਾਨਾਂ ਖਰੀਦ ਲਈਆਂ। ਜਲਦੀ ਹੀ ਮੇਰਾ ਕਾਰੋਬਾਰ ਇਤਨਾ ਵੱਧ ਗਿਆ ਕਿ ਮੈਂ ਵੱਡੇ ਵੱਡੇ ਕਾਰਖਾਨੇ ਬਣਵਾ ਲਏ ਅਤੇ ਅਹ ਰਹਿਣ ਲਈ ਆਲੀਸ਼ਾਨ ਮਕਾਨ ਮਹਿਲ ਤਿਆਰ ਕਰਵਾ ਲਿਆ ਕੁਝ ਸਮਾਂ ਪਾ ਕੇ, ਮੇਰੇ ਦੋਵੇਂ ਮਿੱਤਰ ਸਾਧ ਤੇ ਸਾਧੀ ਪਹਿਲਾਂ ਵਾਂਗ ਮੈਨੂੰ ਮਿਲਣ ਆਏ ਮਿਲਣ ਲਈ ਆਏ ਅਤੇ ਉਹਨਾ ਦਾ ਖ਼ਿਆਲ ਸੀ ਕਿ ਮੈਂ ਆਪਣੇ ਪੁਰਾਣੇ ਘਰ ਵਿਚ ਹੀ ਮੁਸੀਬਤਾਂ ਦੇ ਦਿਨ ਕੱਟ ਰਿਹਾ ਹੋਵਾਂਗਾ। ਪਰ ਮੈਨੂੰ ਨਾ ਵੇਖ ਕੇ ਉਹ ਪੁੱਛਦੇ ਪੁਛਾਂਦੇ ਮੇਰੇ ਨਵੇਂ ਮਹਿਲ ਵੱਲ ਆਏ। ਉਹਦੀ ਸੁੰਦਰਤਾ ਅਤੇ ਅਨੋਖੀ ਛੱਬ ਵੇਖ ਕੇ ਉਹਨਾ ਸਮਝਿਆ ਕਿ ਆਹ ਕਿ ਦੱਸਣ ਵਾਲਿਆਂ ਨੂੰ ਸ਼ਾਇਦ . ਲੱਗਾ ਏ।

ਮੈਂ ਉਹਨਾ ਨੂੰ ਆਪਣੇ ਮਹਿਲ ਦਾ ਇਕ ਇੱਕ ਕਮਰਾ ਵਿਖਾਇਆ ਅਤੇ ਬਾਗ ਦੀ ਵੀ ਸੈਰ ਕਰਵਾਈ, ਜਿਸ ਵਿਚ ਰੰਗ ਬਰੰਗੇ ਫੁੱਲ ਅਤੇ ਫ਼ਲ ਲੱਗੇ ਹੋਏ ਸਨ ਅਤੇ ਜਿਸ ਵਿਚ ਸਾਫ ਪਾਣੀ ਦਾ ਇਕ ਨਹਿਰ ਵੱਗ ਰਹੀ ਸੀ। ਆਹ ਫੇਰ ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਇੱਕ ਰਾਤ ਮੇਰੇ ਮਹਿਮਾਨ ਬਣਕੇ ਮੈਨੂੰ ਸੇਵਾ ਦਾ ਮਾਣ ਬਖਸ਼ਣ। ਉਨ੍ਹਾਂ ਨੇ ਮੇਰੀ ਬੇਨਤੀ ਮੰਨ ਲਈ ਤੇ ਅਗਲੇ ਦਿਨ ਭਲਕ ਜਦੋ ਅਸੀ ਬਾਗ ਵਿਚ ਬੈਠੇ। ਗੱਪਾਂ ਮਾਰ ਰਹੇ ਸਾਂ ਤਾਂ ਮੇਰੇ ਦੋਵੇਂ ਲੜਕੇ ਮੈਨੂੰ ਇੱਕ ਪੱਗ ਵਿੱਚ ਪੰਛੀਆਂ ਦਾ ਬਣਿਆ ਹੋਇਆ ਇਕ ਆਲ੍ਹਣਾ ਵਿਖਾਉਣ ਲਈ ਲਿਆਏ ਅਸੀਂ ਸਾਰਿਆਂ ਨੇ ਉਸ ਵੱਲ ਬੜੀ ਗੌਰ ਨਾਲ ਵੇਖਿਆ। ਮੈਨੂੰ ਝੱਟ ਯਾਦ ਆਇਆ ਕਿ ਇਹ ਤਾਂ ਉਹੀ ਪੱਗ ਹੈ ਜਿਹੜੀ ਇੱਲ ਮੇਰੇ ਸਿਰ ਤੇ ਝਪੱਟਾ ਮਾਰ ਕੇ ਲਏ ਗਈ ਸੀ ਤੇ ਉਸ ਵਿੱਚੋ ਆਲ੍ਹਣਾ ਇਕ ਪਾਸੇ ਇਕ ਪੰਡ ਤੇ, ਅਤੇ ਉਹ ਆਹ ਉਸਦੇ ਪੇਚ ਖੋਲਕੇ ਜਦ ਮੈਂ ਵੇਖਿਆ ਤਾਂ ਉਹ ਉਹੀ ਮੋਹਰਾਂ ਵਾਲੀ ਥੈਲੀ ਉਸੇ ਤਰ੍ਹਾਂ ਅਡੰਕ ਪਾਈ ਹੋਈ ਨਿਕਲੀ ਜਿਵੇਂ ਮੈਂ ਰੱਖੀ ਸੀਗੀ ਉਹਦੇ ਵਿਚ। ਤੇ ਜਦੋਂ ਇਹ ਥੈਲੀ ਵੇਖੀ ਤਾਂ ਉਹ ਹੈਰਾਨ ਰਹਿ ਗਏ ਅਸਲ ਵਿਚ ਉਹ ਮੇਰੀ ਇਸ ਗੱਲ ਨੂੰ ਕਿ ਮੈਂ ਪੱਗ ਨੂੰ, ਇੱਲ ਉਡਾ ਕੇ ਲਏ ਗਈ ਸੀ ਗੱਪ ਹੀ ਸਮਝ ਰਿਹਾ ਸੀ ਤੇ ਉਹਦਾ ਖ਼ਿਆਲ ਸੀ ਕਿ ਮੈਂ ਉਹਦੇ ਪੈਸੇ ਤੋਂ ਇਤਨਾ, ਪੈਸੇ ਤੋਂ ਹੀ ਇਤਨਾ ਮਾਲਦਾਰ ਬਣਿਆ ਹਾਂ। ਉਹ ਕਹਿਣ ਲੱਗਾ ਭਾਵੇਂ ਜਿੰਨਾ ਮਰਜੀ ਤੂੰ ਕਹਿ। ਮੈਂ ਇਹ ਤਾਂ, ਕਦੀ ਮੰਨਣਾ ਹੀ ਨਹੀਂ ਕਿ ਆਹ ਸਾਧ ਨੇ ਦਿੱਤੇ ਹੋਏ ਸਿੱਕੇ ਦੇ ਟੁਕੜੇ ਦੇ ਤੇਰੇ ਦਿਨ ਮੋੜੇ ਵੀ ਨੇ, ਮੇਰਾ ਤਾਂ ਇਹ ਪੱਕਾ ਯਕੀਨ ਹੈ ਕਿ ਪੈਸੇ ਤੋਂ ਹੀ ਪੈਸਾ ਬਣਦਾ ਹੈ। ਹੁਣ ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੁਨਾ ਦੇਖੋ ਹੁਣ ਕਿ ਹਨਾ ਵੀ ਉਹ development ਦੀ ਗੱਲ ਗੱਲ ਕਰਾਂ ਮੈਂ, ਬਾਕੀ ਉਹ ਛੱਡੋ development ਚੱਲ ਬਾਅਦ ਚ ਗੱਲ ਕਰਦੇ ਹਾਂ ਪਹਿਲਾਂ ਤਾਂ ਵਿਸ਼ਵਾਸ ਵਿਸ਼ਵਾਸ ਦੀ ਗੱਲ ਕਰਦੇ ਹਾਂ self confidence ਜਿਹੜਾ ਬੰਦੇ ਨੂੰ ਆਪਣੇ ਆਪ ਤੇ ਆਤਮ ਵਿਸ਼ਵਾਸ, ਹੁਣ ਦੇਖੋ ਇੱਕ ਮੈਂ ਤੁਹਾਨੂੰ ਕਹਾਣੀ ਸੁਣਾਉਂਦਾ ਹਾਂ ਵੀ ਜਿੱਦਾਂ ਦੇਖੋ ਇੱਕ ਹੁੰਦੀ ਆ ਬੰਦਰ ਇੱਕ ਬੰਦਰੀ ਹੁੰਦੀ ਆ, ਬਾਂਦਰ ਹੁੰਦਾ ਇੱਕ ਬਾਂਦਰੀ ਹੁੰਦੀ ਆ। ਵੀ ਬਾਂਦਰੀ ਮਹਾਰਾਜ ਤੋਂ ਇੱਕ ਵਰਦਾਨ ਲੈ ਕੇ ਆਈ ਹੁੰਦੀ ਆ, ਵੀ ਮਤਲਬ ਵੀ ਜੋ ਮੈਂ ਤੇ ਬਾਂਦਰ ਹਾਂ ਨਾ ਜਿੱਦਾਂ ਵੀ ਹੈ ਨਾ ਸਾਨੂੰ ਉਹ ਵਰਦਾਨ ਦਿੱਤਾ ਵੀ ਸਾਨੂੰ ਅਸੀਂ ਇੱਕ ਪ੍ਰਾਣੀ ਬਣ ਜਾਵਾਂ ਮੈਂ ਇੱਕ ਇਹ ਮਹਾਰਾਜ ਬਣ ਜਾਏ ਬਾਂਦਰ ਆ ਉਹ ਮਹਾਰਾਜ ਬਣ ਜਾਏ ਤੇ ਮੈਂ ਰਾਣੀ ਬਣ ਜਾਵਾਂ ਉਹ ਕਹਿੰਦਾ ਵੀ ਠੀਕ ਹੈ ਚਲੋ ਠੀਕ ਹੈ ਉਹਨੇ ਤਪੱਸਿਆ ਕੀਤੀ ਸੀ ਆਪਣੀ, ਉਹ ਕਹਿੰਦਾ ਚਲੋ ਠੀਕ ਹੈ ਤੁਸੀਂ ਬਣ ਜਾਓਗੇ ਮਹਾਰਾਣੀ ਤੁਸੀਂ ਤੂੰ ਰਾਣੀ ਬਣ ਜਾਏਂਗੀ ਉਹ ਰਾਜਾ ਬਣ ਜਾਊਗੀ ਮ ਮਹਾਰਾਜ ਹਨਾ ਵੀ ਤਾਂ ਏਦਾਂ ਕਰਕੇ ਦੇਖੋ ਉਹ ਸਭ ਫਿਰ ਰਾਣੀ ਆਈ ਉਹ ਕਹਿੰਦਾ ਚੱਲ ਤੂੰ ਤਥਾਸਤੂ ਹੈ ਠੀਕ ਹੈ ਵੀ ਹਨਾ ਤੂੰ ਬਣ ਜਾਊਗੇ ਤੁਸੀਂ ਆਪਣੇ ਚਲੋ ਉਹ ਨਦੀ ਹੈ ਇੱਕ ਉਸ ਨਦੀ ਵਿੱਚ ਡੁਬਕੀ ਮਾਰੋ

ਬਾਂਦਰ ਨੂੰ ਵੀ ਬਾਂਦਰ ਨੂੰ ਇਹ ਗੱਲ ਕਹੀ ਵੀ ਆਪਾਂ ਮੈਂ ਵਰਦਾਨ ਲੈ ਆਈ ਹਾਂ ਨਾ ਵੀ ਜਿਹੜੀ ਜੇ ਤੁੁਸ ਤੁਸੀਂ ਦੋਨ ਆਪਾਂ ਦੋਨੇ ਛਾਲ ਮਾਰਾਂਗੇ ਵਿੱਚ ਨਦੀ ਦੇ ਏਦਾਂ ਕਰਕੇ ਵੀ ਤੂੰ ਜਿਹੜਾ ਹਨਾ ਤੂੰ ਮਹਾਰਾਜਾ ਬਣ ਜਾਏਂਗਾ ਮਹਾਰਾਜਾ ਬਣ ਜਾਏਂਗਾ। ਤੇ ਮੈਂ ਬਣ ਜਾਊਂਗੀ ਇੱਕ ਸੁੰਦਰ ਰਾਣੀ ਬਣ ਜਾਊਂਗੀ ਉਹ ਕਹਿੰਦਾ ਚਲੋ ਠੀਕ ਹੈ ਉਹ ਕਹਿੰਦੀ ਵੀ ਠੀਕ ਹੈ ਛਾਲ ਮਾਰਨੀ ਹੈ ਕਹਿੰਦਾ ਠੀਕ ਹੈ ਚਲੋ ਸਹੀ time ਤੇ ਛਾਲ ਮਾਰਾਂਗੇ ਆਪਾਂ।

ਤੇ ਏਦਾਂ ਕਰਕੇ ਬਾਂਦਰੀ ਕੀ ਕਰਦੀ ਆ ਇੱਕ ਦੋ ਤਿੰਨ, ਬਾਂਦਰੀ ਛਾਲ ਮਾਰ ਜਾਂਦੀ ਆ, ਬਾਂਦਰ ਬਾਂਦਰੀ ਛਾਲ ਮਾਰ ਜਾਂਦੀ ਆ ਜਦੋਂ ਬਾਂਦਰੀ ਨਿਕਲਦੀ ਪਾਣੀ ਚੋਂ ਬਾਹਰ

ਤਾਂ ਬਸ ਉਹੀ ਮੂਰਖ ਪ੍ਰਾਣੀ ਜਿਹੜੇ ਲੋਕ ਹੈ ਨਾ ਵੀ ਜਿਹੜੇ ਆਪਣੇ ਆਪ ਤੇ believe ਹੀ ਨੀ ਕਰ ਸਕਦੇ believe ਵਿਸ਼ਵਾਸ ਨੀ ਕਰ ਸਕਦੇ ਵੀ ਇਸ ਚੀਜ਼ ਨੂੰ ਕਰ ਸਕਦਾਂ ਜਾਂ ਨਹੀਂ ਤਾਂ ਉਹ ਜ਼ਿੰਦਗੀ ਚ ਕਦੇ ਵੀ successful ਨਹੀਂ ਹੋ ਸਕਦਾ, ਉਹ ਬਸ ਦਿਹਾੜੀਆਂ ਜੋਗਾ ਹੀ ਹੋਊਗਾ। ਤਾਂ ਵੀਰੇ ਏਦਾਂ ਕਰਕੇ ਕਹਾਣੀ ਤੋਂ ਤੁਹਾਨੂੰ ਮੈਂ ਇਹੀ ਦੱਸਣਾ ਚਾਹੁਨਾ ਆਂ ਬੰਦੇ ਨੂੰ ਆਪਣੇ ਤੇ self confidence ਹੋਣਾ ਚਾਹੀਦਾ ਆਪਣੇ ਤੇ ਆਤਮਵਿਸ਼ਵਾਸ ਹੋਣਾ ਚਾਹੀਦਾ ਵੀ ਮੈਂ ਜ਼ਿੰਦਗੀ successful ਆਂ ਚਾਹੇ ਦੇਖੋ ਤੇ ਖ਼ੁਸ਼ ਰਹਿਣਾ ਦੇਖੋ ਚਾਹੇ ਕਿੰਨੀ ਵੀ ਆਪਣੇ ਤੇ ਤਕਲੀਫ਼ ਦੁੱਖ ਤਕਲੀਫ਼ ਆ ਜਾਏ ਠੀਕ ਹੈ ਮੁਸੀਬਤ ਆ ਜਾਏ ਤਾਂ ਆਪਣਾ ਹਰ time ਕੀ ਹੋਣਾ ਚਾਹੀਦਾ ਚਿਹਰਾ smile ਖ਼ੁਸ਼ ਹੋਣਾ ਚਾਹੀਦਾ ਆਪਣਾ। ਤਾਂ ਅਗਲਾ ਬੰਦਾ ਵੀ ਆਪਾਂ ਨੂੰ ਵੇਖਦਾ ਵੀ ਕਹਿੰਦਾ ਵੀ ਯਾਰ ਹਾਂ ਯਾਰ ਬੰਦਾ ਦੁੱਖੀ ਹੈ ਤੇ ਫਿਰ ਵੀ ਬੰਦਾ show ਨੀ ਹੁੰਦਾ ਵੀ ਮਤਲਬ ਇਉਂ ਵੀ ਪੂਰਾ ਖ਼ੁਸ਼ ਆ ਨਾ ਦੇਖ ਲਓ ਬੰਦੇ ਅਗਲੇ ਫਿਰ ਆਪਣੇ ਨਾ ਉਹ ਬੰਦੇ ਨੂੰ ਆਪਾਂ fan ਹੋ ਜਾਂਦੇ ਆ ਆਪਣੇ ਬੰਦੇ ਤਾਂ ਬੰਦੇ ਆਪਣੇ ਰਹਿਣਾ ਬਹੁਤ ਪਸੰਦ ਕਰਦੇ ਦੇਖੋ ਤੁਸੀਂ ਰਹਿਣਾ ਗੱਲਾਂ ਹੀ ਗੱਲਾਂ ਹੀ ਬਾਹਰਲੀਆਂ ਮਾਰੀ ਜਾਂਦੇ ਹੋ ਆਪਦੀ ਭਕਾਈ ਮਾਰੀ ਜਾਂਦੇ ਨਾ ਤਾਂ ਬੰਦਾ ਤੁਹਾਡਾ ਰਹੇਗਾ ਕਿੱਥੇ। ਸਹੀ ਨਾ ਰਹੇਗਾ ਕੀ ਉਹ ਤੁਹਾਡੇ ਨੇੜੇ ਨੀ ਆਉਂਦਾ ਹੁਣ ਦੇਖ ਲਓ ਇੱਕ ਉਹ ਜਿਹੜਾ ਰੱਬ ਦਾ ਰੂਪ ਹੁੰਦੀ ਹੈ ਸਹੀ ਹੈ ਨਾ ਇੱਕ ਰੱਬ ਦਾ ਰੂਪ ਹੁੰਦੀ ਹੈ ਕਈ ਲੋਕ ਕੀ ਕਰਦੇ ਆ ਵੀ ਆਪਣੀ ਦੀ ਬਿਨਾਂ ਪੁੱਛੇ ਜਾਂ ਕੋਈ ਵੀ ਹੈ ਨਾ ਸਮਝਦੇ ਨੀ ਯਾਰ, ਉਹ ਬੰਦਾ ਚਾਹੇ ਤੁਹਾਡੇ ਤੋਂ ਪੰਜ ਮਿੰਟ ਪਹਿਲਾਂ ਆਇਆ ਦਸ ਮਿੰਟ ਪਹਿਲਾਂ ਆਇਆ ਨਾ ਉਹ ਬੰਦਾ ਤੁਹਾਡਾ ਗੁਰੂ ਆ ਉਹ ਬੰਦਾ ਤੁਹਾਡਾ senior ਆ। ਪਰ ਇੱਥੇ ਕੀ ਹੈ ਯਾਰ ਇੱਥੇ ਆਪਣੀ ego ਪਿੰਡਾਂ ਵਾਲੀ ਚੱਕੀ ਫਿਰਦੇ ਆ ਉਹ ਬਾਈ ਆਪਣੀ ego ਜਿਹੜੀ ਪਿੰਡਾਂ ਵਾਲੀ ਹੈ ਇਹਨਾਂ ਨੂੰ ਲੈ ਕੇ ਜ਼ਿੰਦਗੀ ਚ ਕਦੇ ਕਾਮਯਾਬ ਨੀ ਹੋ ਸਕਦੇ, ਇਹ ਆਪਣੀ ego ਕੀ ਹੋਊਗਾ ego ਇੱਥੇ ਹੀ ਰਹਿ ਜਾਊਗੀ Ego ਇੱਥੇ ਹੀ ਰਹਿ ਜਾਊਗੀ ਨਾਲ ਦੇ ਤੁਹਾਡਾ ਅੱਗੇ ਨਿਕਲ ਜਾਣਗੇ, ਗੱਲ ਇਹੀ ਹੈ ਬਸ ਹੁਣ ਦੇਖ ਲਓ ਦੋ ਮਹੀਨੇ target ਮਿਲਿਆ ਇਹ ਰੱਬ ਜਿਦ ਰੱਬ ਕੇਰਾਂ ਆਪਣਾ ਇਮਤਿਹਾਨ ਲੈਂਦਾ ਵੀ ਬੰਦਾ ਇਹ forever ਕਰ ਸਕਦਾ ਜਾਂ ਨਹੀਂ, ਇਹ ਇਹਦੇ like ਹੈ ਜਾਂ ਨਹੀਂ ਹੁਣ ਦੇਖੋ ਮੈਂ ਜਦ ਆਇਆ ਸੀ ਮੇਰਾ ਕੰਮ ਬਹੁਤ ਚੱਲਿਆ ਮੈਂ ਘੱਟੋ ਘੱਟ ਪੱਚੀ ਤੀਹ ਕਰਵਾਈਆਂ ਕਰਵਾਈਆਂ, ਉਹ ਥੋੜ੍ਹੀਆਂ ਗ਼ਲਤੀਆਂ ਕਰਕੇ ਉਦੋਂ ਮੈਂ ਨਵਾਂ ਨਵਾਂ ਆਇਆ ਸੀ ਨਾ ਥੋੜ੍ਹੀਆਂ ਗ਼ਲਤੀਆਂ ਕਰਕੇ ਦੇਖੋ ਵੀ ਮੈਂ ਕੀ ਕਰਦਾ ਸੀ ਉਹਨਾਂ ਨੂੰ ਇੱਕ ਤਾਂ ਨਾਲ ਨੀ ਰੱਖਦਾ ਸੀ ਇੰਨਾ, ਉਹਨਾਂ ਨੂੰ ਵੀ ਸੀ ਉਹਨਾਂਂ ਦਾ ਜੀਅ ਲਵਾਉਂਦਾ ਸੀ ਬਾਕੀ ਰਹਿੰਦੀ ਗੱਲ ਜਦੋਂ plan ਮਿਲਦੇ ਸੀ, ਉਦੋਂ ਇਕੱਲੇ ਇਕੱਲੇ ਛੱਡ ਦਿੰਦੇ, ਬਾਕੀ ਹੋਰ ਕੀ ਆ ਜਿਹੜੇ ਆਪਣੇ ਮਹਾਨ ਸਕਸ਼ੀਅਤ ਆ ਦੌਲਤ ਸਰ ਉਹ ਆਪਣੇ ਸਿੱਧਾ supervise ਦਾ plan ਦੇ ਦਿੰਦੇ ਸੀ, ਬੰਦੇ ਦੀ ਹਜੇ two clear ਨੀ ਹੋਈ plan ਦੇ ਦਿੰਦੇ ਸੀ supervisor ਦਾ ਸਹੀ ਹੈ ਨਾ। ਏਦਾਂ ਕਰਕੇ ਬਈ ਇਹਨਾਂ ਗ਼ਲਤੀਆਂ ਨੂੰ ਛੱਡ ਦਓ ਪਿੱਛੇ ਇਹਨਾਂ ਨੂੰ ਗ਼ਲਤੀਆਂ ਨੂੰ ਛੱਡ ਦਓ ਪਿੱਛੇ ਜੇ ਜ਼ਿੰਦਗੀ ਚ ਕੁਛ ਕਰਨਾ ਹੈ ਹਨਾ, ਬਾਕੀ ਰਹਿੰਦੀ ਗੱਲ ਆਪਣਾ ਜਿਹੜਾ ਪਿੰਡਾਂ ਦਾ environment ਹੁੰਦਾ ਉਹ ਆਪਣੇ ਲਈ ਬਹੁਤ ਇੱਥੇ ਛੱਡਣਾ ਪੈਂਦਾ ਬਈ ਜ ਜਿਹੜੀ ਪਿੰਡਾਂ ਦੀ ਆਪਣੀ ਗੰਦਗੀ ਲੈ ਕੇ ਇਹੀ ਹੁੰਦਾ ਪਹਿਲਾਂ change ਹੁਣ ਦੇਖੋ ਤੁਹਾਡਾ ਕੋਈ ਵੀ ਹੁੰਦਾ ਪਹਿਲਾਂ ਤੁਹਾਡਾ change ਕਰਨਾ ਉਹ ਚ development ਉਹ ਇਹ ਜਿਹੀ ਲੈ ਕੇ ਆਓ ਹਨਾ develop ਇੰਨਾ ਕੁ develop ਕਰਨਾ ਉਹਨੂੰ ਇੰਨਾ ਕੁ update ਕਰਨਾ ਹੈ ਵੀ ਉਹ ਇੱਥੇ business-man quality ਜਿਹੜੀ ਹੋਵੇ ਉਹਦੇ ਵਿੱਚ ਅੰਦਰ ਹੋਏ business-man ਵੀ ਅੱਛਾ ਇਨਸਾਨ ਹੋਵੇ ਜੋ ਪਿੰਡਾਂ ਗੰਦੀਆਂ ਹੈਬਿਟਾਂ ਨੂੰ ਛੱਡਣਾ ਪੈਣਾ ਸਹੀ ਹੈ ਨਾ ਤਾਂ ਵੀਰੇ ਏਦਾਂ ਕਰਕੇ ਆਪਣੇ ਆਪ ਨੂੰ ਬਦਲੋ ਤਾਂ ਹੀ ਜ਼ਿੰਦਗੀ ਚ ਕਾਮਯਾਬ ਹੋ ਸਕਦੇ ਆ ਹੁਣ ਦੇਖੋ ਆਪਾਂ ਅੱਢ ਘੁੰਮਦੇ ਫਿਰਦੇ ਹਾਂ ਉਹ ਅੱਢ ਆਪਣੀ team ਹੋਰ ਕਿਸੇ ਨਾ ਫਿਰਦੀ ਹੈ ਤਾਂ ਇਹ ਬਹੁਤ ਵੱਡੀਆਂ ਗ਼ਲਤੀਆਂ ਹੈ ਬਾਕੀ ਹੁਣ ਦੇਖੋ ਸੰਜੂ ਸਰ ਦੀ ਗੱਲ ਕਰੇ ਬੰਦਾ ਭੱਠੇ ਤੋਂ ਉੱਠ ਕੇ ਅੱਜ manager ਆ ਇੱਥੇ ਸਹੀ ਹੈ ਨਾ manager ਬਈ ਦੇਖੋ ਮੇਰੀ ਗੱਲ ਸੁਣੋ ਜਦਕਿ ਉਹਦੀ ਏਦਾਂ ਹੀ ਗੱਲ ਕਹੀ ਸੀ ਵੀ ਕਾਮਯਾਬ ਹੋ ਕੇ ਮੂੰਹ ਤੇ ਚਪੇੜ ਫਿਰ ਉਸ ਬੰਦੇ ਨੇ ਉਦੋਂ ਤਾਂ ਘਰ ਤੋਂ ਨਿਕਲ ਗਿਆ ਸੀ ਉਹ ਇੱਥੇ ਦੇ ਗੁਰੀ ਸਰ ਨੇ ਉਹਨੂੰ ਇੱਥੇ manager ਮਤਲਬ ਬਣਾਉਣ ਲਈ ਬਹੁਤ ਮਤਲਬ struggle ਕੀਤਾ ਤਿੰਨਾ ਜਾਣਿਆਂ ਤਿੰਨ ਬੰਦੇ ਆਏ ਸੀ ਗੁਰੀ ਸਰ ਅੰਮ੍ਰਿਤ ਸਰ ਸੰਜੂ ਸਰ ਤਿੰਨ ਬੰਦਿਆਂ ਨੇ struggle ਬਹੁਤ ਜ਼ਿਆਦਾ ਕੀਤਾ ਹਨਾ ਵੀ ਏਦਾਂ ਕਰਕੇ ਜਦੋਂ ਉੁਹ ਆਏ ਸੀ ਹਨਾ ਤਾਂ ਸੰਜੂ ਸਰ ਆਪਣੇ ਸੰਜੂ ਸਰ ਨੇ ਇੰਨਾ ਕੁ ਆਪਣੇ ਧਾਰ ਲਿਆ ਸੀ ਜ਼ਿੰਦਗੀ ਚ ਵੀ ਮੈਂ ਕਾਮਯਾਬ ਹੋਣਾ। ਮੈਂ ਜ਼ਿੰਦਗੀ ਚ ਕਾਮਯਾਬ ਹੋਣਾ ਤੇ ਮੈਂ ਓਨਾ time ਘਰ ਨੀ ਜਾਣਾ ਜਿੰਨਾ time ਆਪਣਾ ਕੁਛ ਗੱਡੀ ਲੈ ਕੇ ਨੀ ਜਾਂਦਾ ਸਹੀ ਹੈ ਨਾ, ਵੀ ਉਸ ਘਰ ਚ ਵੀ ਨੀ ਜਾਣਾ ਪਰ ਫਿਰ ਕੀ ਹੋਇਆ ਉਹਦੇ ਪਾਪਾ ਨੇ ਬਹੁਤ ਉਹਨਾਂ ਨੂੰ ਰੋਕਿਆ ਵੀ ਬਹੁਤ

ਉਹ ਬੰਦਾ ਕਹਿੰਦਾ ਮੈਂ ਘਰ ਆਉਣਾ ਹੀ ਨੀ ਗਾ ਉਹਦੇ ਬਾਪੂ ਨੇ ਫਿਰ ਕੀ ਕੀਤਾ spray ਪੀ ਲਈ ਕੀ ਕੀਤਾ ਉਹਦੇ ਬਾਪੂ ਨੇ spray ਪੀ ਲਈ ਦੌਲਤ ਵੱਜਦਾ ਇੱਕ ਨਾਂ ਦਾ ਮੁੰਡਾ ਦੌਲਤ ਦੀ ਮਾਸੀ ਦਾ ਮੁੰਡਾ ਆ ਤਾਂ ਜਦੋਂ ਉਹਨੇ spray ਪੀ ਲਈ ਇਹ ਤਾਂ ਚੰਡੀਗੜ੍ਹ ਸੀ ਸੰਜੂ ਸਰ ਤਾਂ ਇੱਥੇ। ਹਨਾ ਵੀ ਜਦੋਂ ਉਹਨੇ spray ਪੀ ਲਈ ਤੇ ਬੰਦਾ ਵੀ ਉਹਦੇ ਉਹ ਜਦੋਂ ਹਸਪਤਾਲ ਦਾਖਲ ਉਹ ਕਰ ਦਿੱਤਾ ਪਾਪਾ ਨੂੰ ਤੇ ਦੌਲਤ ਸਰ ਮਾਸੀ ਦਾ ਮੁੰਡਾ ਫਿਰ ਉਹਦਾ ਸਾਰੇ ਮਾਸੀ ਮੂਸੀ ਹੋਣੇ ਕੋਲ ਹੀ ਹੋਣਗੇ ਤਾਂ ਫਿਰ ਕੀ ਕੀਤਾ ਦੌਲਤ ਸਰ ਦੌਲਤ ਦੀ call ਆਈ ਸੰਜੂ ਸਰ ਨੂੰ ਇੱਥੇ ਚੰਡੀਗੜ੍ਹ ਵੀ ਏਦਾਂ ਕਰਕੇ ਤੇਰੇ ਪਾਪਾ ਨੇ spray ਪੀ ਲਈ ਆ ਉਹ ਕਹਿੰਦਾ ਤੂੰ ਘਰ ਵਾਪਿਸ ਨੀ ਆ ਰਿਹਾ ਇਸ ਕਰਕੇ spray ਪੀ ਲਈ ਆ, ਤਾਂ ਸੰਜੂ ਸਰ ਨੇ ਜਦੋਂ ਗੱਲ ਸੁਣੀ ਬਹੁਤ shock ਹੋਏ ਇੱਕਦਮ ਬਹੁਤ ਡਰ ਗਏ ਤਾਂ ਪਰ ਉਹ ਬੰਦਾ ਆਪਣੀ ਅੜੀ ਤੇ ਪੱਕਾ ਰਿਹਾ ਵੀ ਜਾਣਾ ਤਾਂ ਹੈ ਨੀ ਗਾ ਮੈਂ, ਕੀ ਹੈ ਯਾਰ death ਹੋ ਗਈ ਕੱਲ੍ਹ ਨੂੰ ਫਿਰ ਜ਼ਿੰਦਗੀ ਵਿੱਚ ਝੁੱਗੀ ਚ ਰਹਿਣਾ ਪੈਣਾ ਭੈਣ ਭਰਾ ਮੰਮੀ ਮੰਮੀ ਨੂੰ ਉੱਥੇ ਰਹਿਣਾ ਪੈਣਾ ਸਹੀ ਆ ਤਾਂ ਉਸ ਬੰਦੇ ਨੇ ਇੰਨਾ ਕੁ decision ਬਣਾਇਆ ਫਿਰ ਉਹਨੂੰ ਕਹਿੰਦਾ ਜੇ ਇਹ ਪੀ ਸਕਦਾ ਤੇ ਮੈਂ ਤਾਂ ਉਸ time ਤੇ ਬੰਦਾ ਇੰਨਾ ਕੁ ਦੁੱਖ ਚ ਸੀ ਨਾ ਇੰਨਾ ਕੁ ਇੰਨਾ ਕੁ ਸੀਗਾ ਉਹ ਬੰਦਾ ਰੇਲ ਦੀ ਪੱਟੜੀ ਤੇ ਚਲਾ ਗਿਆ suicide ਕਰਨ ਤਾਂ ਵੀ ਰੋਂਦਾ ਰੋਂਦਾ ਵਿਕਰਮ ਸਰ ਹੋਣੀ ਫਿਰ ਸਾਰੇ ਗੁਰੀ ਸਰ ਹੋਣੀ ਫੜ ਕੇ ਲੈ ਕੇ ਆਏ ਚੱਕ ਕੇ ਲੈ ਕੇ ਆਏ ਉਸ ਤੋਂ ਬਾਅਦ ਸ਼ਾਮ ਨੂੰ ਜਾਂ ਅਗਲੇ ਦਿਨ ਹਨਾ ਦੌਲਤ ਦੀ call ਆਈ ਉਹਦੇ ਮਾਸੀ ਦੇ ਮੁੰਡੇ ਦੀ ਵੀ ਹਾਂ ਪਾਪਾ ਨਾਲ ਗੱਲ ਕਰ ਲਾ ਤੇਰਾ ਪਾਪਾ ਹੁਣ ਅੱਗੇ ਨਾਲੋਂ ਠੀਕ ਹੈ ਤੇ ਜਦੋਂ ਏਦਾਂ ਕਰਕੇ ਸੰਜੂ ਸਰ ਨੇ ਗੱਲ ਕੀਤੀ ਉਹ ਕਹਿੰਦਾ ਇੱਕ ਹੀ ਗੱਲ ਕਹੀ ਪਾਪਾ ਜੇ ਤੂੰ ਕਰ ਸਕਦਾ ਤਾਂ ਕਰ ਮੈਂ ਵੀ ਸਕਦਾਂ, ਇਹ ਸੁਣ ਲਾ ਮੈਂ ਤੇਰੇ ਕਹਿਣ ਤੇ train ਚ ਬਹਿ ਜਾਊਂਗਾ ਇੱਥੋਂ ਇਹ ਆ ਵੀ ਪਿੰਡ ਜਦੋਂ ਕੋਟਕਪੁਰੇ ਸਟੇਸ਼ਨ ਤੋਂ ਲਾਹਿਆ ਨਾ,

ਵੀ ਏਦਾਂ ਕਰਕੇ ਉਹਦਾ ਇੱਡਾ ਕੁ decision ਸੀ ਨਾ ਇੰਨਾ ਕੁ decision ਸੀ ਤਕੜੇ ਵੀ ਉਹ ਬੰਦਾ ਇੱਥੇ ਖੜਾ ਰਿਹਾ ਫਿਰ ਕੀ ਉਹ ਏਦਾਂ ਕਰਕੇ ਬਾਈ ਉਹ ਅੱਜ time ਤੇ manager ਆ manager ਆ ਉਹਦੇ ਝੁੱਗੀ ਦੀ ਥਾਂ ਤੇ ਬਾਰਾਂ ਲੱਖ ਦਾ ਘਰ ਪਾ ਕੇ ਦਿੱਤਾ ਘਰਦਿਆਂ ਨੂੰ ਉਹੀ ਘਰਦੇ ਅੱਜ ਫ਼ਕਰ ਮਹਿਸੂਸ ਕਰਦੇ ਆ ਵੀ ਇਹੋ ਜਿਹੀ ਅੋਲਾਦ ਰੱਬ ਸਾਰਿਆਂ ਨੂੰ ਦੇਵੇ ਸਹੀ ਹੈ ਨਾ ਬਾਰਾਂ ਲੱਖ ਦਾ ਤੇਰਾਂ ਲੱਖ ਦਾ ਘਰ ਪਾ ਕੇ ਦਿੱਤਾ, ਢਾਈ ਲੱਖ ਦਾ ਬਾਈ ਕੋਲ ਜਿਹੜਾ ਹੈਗਾ ਮੋਟਰਸਾਇਕਲ ਆਪਦੇ ਥੱਲੇ ਉਹਦੇ, ਤੇ ਜਿਹੜਾ ਨੱਬੇ ਹਜ਼ਾਰ ਦਾ ਮੋਟਰਸਾਇਕਲ ਆਪਣੇ daddy ਨੂੰ gift ਕੀਤਾ ਉਹਨੇ ਸਹੀ ਹੈ ਨਾ ਹੁਣ ਭੈਣ ਦੀ ਸ਼ਾਦੀ arrangement ਕਰਦੇ ਫਿਰਦੇ ਹੈ ਨਾ ਜਿਹੜੀ ਕਿ ਵੱਡੇ ਬਹੁਤ ਤੱਕੜੇ level ਤੇ ਹੋਈ ਹੁਣ ਵਿਕਰਮ ਸਰ ਆ ਵਿਕਰਮ ਸਰ ਪਹਿਲਾਂ ਤੋਂ ਹੀ ਨੌਕਰੀ ਛੱਡ ਕੇ ਆਏ ਆ ਨਾ ਜੋ ਵੀ ਆਪਣੀ ਸਰਕਾਰੀ job ਸੀਗੀ, ਉੱਥੇ ਉਹਨਾਂ ਨੂੰ ਦਸ ਪੰਦਰਾਂ ਹਜ਼ਾਰ ਮਿਲਦਾ ਸੀ ਸਰਕਾਰੀ ਪਤਾ ਨੀ government ਸੀਗੀ ਠੀਕ ਹੈ ਤਾਂ ਉਹ ਬੰਦਾ ਇੱਥੇ ਜਦੋਂ ਆਇਆ ਉਹ ਬੰਦੇ ਨੂੰ ਇੱਡੀ ਤਕੜੇ level ਦੀ knowledge ਸੀ ਨਾ ਵੀ ਉਹ ਬੰਦਾ ਜਿਹੜਾ ਲੱਕੜਾ ਦਾ ਫਲੈਟ ਆ ਹੁਣ ਜਦੋਂ supervisor ਹੋਇਆ ਬੰਦੇ ਨੇ ਲੱਕੜ ਦੇ ਫਲੈਟ ਵਾਲੇ ਚ ਕਿਸੇ ਨੂੰ ਵੜਨ ਨੀ ਦਿੱਤਾ ਕਿਸੇ ਚ ਦਮ ਨੀ ਆ ਵੀ ਲੱਕੜ ਦੇ ਫਲੈਟ ਵਿੱਚ ਕੋਈ ਵੜ ਕੇ ਦਿਖਾ ਦੇ ਸਹੀ ਹੈ ਨਾ ਤਾਂ ਬਈ ਬੰਦਾ ਇੱਡਾ ਕੁ ਸਕਸ਼ੀਅਤ ਦਾ ਮਾਲਕ ਆ ਨਾ ਏਡਾ ਕੁ ਤਕੜੇ level ਦਾ ਬੰਦਾ ਆ, ਉਹ ਬੰਦੇ ਨੂੰ ਸੁਣੋਂਗੇ ਨਾ ਰੂਹ ਖ਼ੁਸ਼ ਹੋ ਜਾਊਗੀ ਬੰਦੇ ਇੱਡੀ ਕੁ ਤਕੜੇ level ਦੀ knowledge ਹੋਊਗੀ ਜਿਹੜੀ ਤੁਹਾਨੂੰ ਅੱਗੇ ਕੰਮ ਆਊਗੀ ਸਹੀ ਹੈ ਨਾ। Supervisor ਅੱਗੇ ਜਿਹੜੀ ਜਿਹੜੀਆਂ ਗੱਲਾਂ ਅੱਗੇ ਅੱਗੇ level ਦਾ ਹੀ ਹੋ ਗਿਆ, ਉਹ ਹਰ time ਕਾਮਯਾਬ ਕੰਮ ਕਰਨ ਵਾਲੇ ਹੋਣੀ ਆ, ਸਹੀ ਆ ਨਾ ਤਾਂ ਬਈ ਆਪਣੇ ਆਪ ਨੂੰ change ਕਰੋ ਜੇ ਜ਼ਿੰਦਗੀ ਚ ਕੁਛ ਕਰਨਾ ਹੈ ਨਹੀਂ ਤਾਂ ਦਿਹਾੜੀਆਂ ਤਾਂ ਵੀ ਉਹੀ ਚੱਕਣੇ ਪੈਣੇ ਆਂ ਉਹ ਤਾਂ ਕੁਛ ਕੰਮ ਪਿੱਛੇ ਗਿਆ ਨੀ ਪਿੰਡਾਂ ਵਾਲਾ, ਭੱਠੇ ਵਾਲਾ ਮਿਸਤਰੀ ਵਾਲਾ ਕੰਮ ਗਿਆ ਨੀ ਦਿਹਾੜੀਆਂ ਰੱਪੇ ਜੋ ਵੀ ਆਪਾਂ ਕੰਮ ਕਰਦੇ ਹਾਂ ਪਿੱਛੇ ਜੋ ਵੀ ਆਪਣੇ ਮੰਮੀ ਪਾਪਾ ਇਸ time ਤੇ ਕੰਮ ਕਰ ਰਹੇ ਆ, ਜੇ ਅੱਗੇ ਉਹੀ ਕੰਮ ਕਰਨੇ ਆਂ ਤਾਂ ਫਿਰ ਤੁਹਾਨੂੰ all the best ਆ ਠੀਕ ਹੈ ਤਾਂ ਲੱਗੇ ਰਹੋ ਵੀਰੇ ਜੇ ਆਪਣੀ ਜ਼ਿੰਦਗੀ ਨੂੰ ਕਾਮਯਾਬ ਜਾਂ ਬਦਲਣਾ ਚਾਹੁਨੇ ਆਂ ਤੇ ਗੱਡੀਆਂ ਚ ਘੁੰਮਣਾ ਚਾਹੁੰਦੇ ਹਾਂ ਵੀ ਹਾਂ ਕੋਠੀ ਪਾਈ ਹੋਵੇ ਘਰ ਪਾਇਆ ਹੋਵੇ ਤਕੜੇ level ਦਾ ਵੀ ਕੋਈ ਫ਼ਿਕਰ ਨਾ ਫ਼ਾਕਾ ਹੋਵੇ ਹਨਾ, ਸੱਤ ਪੁਸ਼ਤਾਂ ਬਹਿ ਕੇ ਖਾਣ ਆਪਣਾ ਤਾਂ ਫਿਰ ਵੀਰੇ business ਹੀ ਕਰਨਾ ਪੈਣਾ okay ਵੀਰੇ all the best ਆ thank you

ਸਾਡੀ ਆ ਜਿਹੜੀ ਪਲੱਗ ਥੱਲੇ ਬੰਨੀ ਆ ਮੋਟਰ ਤੇ। ਬੱਕਰੀਆ ਸਵਾ ਰੱਖਣੀਆ ਇਦਾ ਵਿਹੜਾ ਗਰਕ ਐ ਮੈਨੂੰ ਲੱਗਦਾ ਸਿਲਕੀ ਦਾ।

ਕਾਹਦਾ ਵਿਹੜਾ ਗਰਕ ਗਿਆ ਇਹਦਾ। ਯਾਰ ਗਰਕਣਾ ਨੀ ਇੰਨੂ ਮੈਂ ਕਿਹਾ ਇਦਾ ਇਦਾ ਭਾਅ ਆਉਂਦਾ ਹੀ ਉਹ ਮੰਗਦਾ ਹੀ ਬੱਕਰੀ ਕਿੰਨੇ ਦਿਨ ਹੋਗੇ।

ਤੇ ਮੈਂ ਚੱਲ ਦੇਦਾਂਗਾ ਦੇਦਾਂਗਾ ਗਾੜੀ ਇੱਕ ਹੋਰ ਆਉਣੀ ਆ, ਕਿਸੇ ਹੋਰ ਕੋਲ ਆਉਣੀ ਆ ਨਸਲੀ ਆ ਬੱਕਰੀ ਆ ਮੈਂ ਰੱਖੀ ਏ। ਇਹਦੇ ਦੰਦਾਂ ਤੇ ਤਾਂ ਹੀ ਵੱਜੀਆ ਆ ਕਿ ਇੰਨੇ ਬੱਕਰੀ ਖੋਲ ਕੇ ਤੇ ਉਨੂੰ ਦੇਤੀ ਓ ਖਰੇ।

ਤੇ ਮੈਂ ਸਵੇਰ ਦਾ ਖੱਜਲ ਹੋਣ ਦਿਆਂ ਤੇ ਉਹ ਘਰ ਹੈਨੀ ਗਾ ਸਾਲਾ।

ਤੇ ਬੱਕਰੀ ਕਿਤੇ ਗਾਹ ਦੀ ਗਾਹ ਤਾਨੀ ਚੱਲਗੀ । ਓ ਯਾਰ ਚੱਲਜੇ ਬੰਦਾ ਪੁੱਛ ਕੇ ਦਿੰਦਾ ਵਾ ਹਾਂ ਵਈ ਲੋੜ ਵਾ ਓਨਾਂ ਨੂੰ ਬੱਕਰੀ ਅਸੀਂ ਪੈਹੇ ਦੇ ਦਿੰਦੇ ਵੇਚਣੀ ਜਰੂਰ ਸੀ ਨਸਲੀ ਬੱਕਰੀ ਹੀ।

ਅੱਛਾ ਜਾਂ ਓਦਾ ਲੇਲਾ ਲੁਲਾ ਹੁੰਦਾ ਜਿਦਾ ਬੱਚੇ ਬੁਚੇ ਹੁੰਦੇ ਤੇ ਉਹ ਦੇ ਦਿੰਦੇ। ਨਹੀਂ ਯਾਰ ਓ ਬਰੀਡ ਹਿਮਾਚਲ ਦੀ ਬਰੀਡ ਲਿਆਂਦੀ ਆ।

ਓਹ ਤਾਂਨੀ ਉਹ ਲੰਮੇ ਲੰਮੇ ਕੰਨਾਂ ਵਾਲੀ ਜਿਹੜੀ ਹੁੰਦੀ ਤੇ ਉੱਚੀ ਵਾ ਵਾ ਹੋ ਜਾਂਦੀ। ਉਹ ਤਾਂ ਲੱਖ ਡੇਢ ਲੱਖ, ਦੋ ਲੱਖ ਤੱਕ ਰੇਟ ਆ ਉਦਾ। ਤੇ ਇੰਨੇ ਕੰਜਰੀ ਨੂੰ ਪਤਾ ਨੀ ਲੱਗਾ, ਖਰੇ ਪੰਦਰਾਂ ਹਜਾਰ ਦੀ ਦੇ ਤੀ ਆ।

ਥੋੜੇ ਪੈਹਿਆ ਚ ਇਹਨਾ ਨੇ free ਦੇ ਤੀ ਆਪਣੇ ਭਰਾ ਨੂੰ। ਚੱਲ ਅੱਛਾ ਅੱਛਾ। ਗਇਆ ਹੀ ਪੁੱਛਣ ਤੇ ਨਿਆਣੇ ਅੱਖਾਂ ਕੱਢਣ ਦੇ ਮਿੰਨੂ ਅੱਗੋ ਨਾ ਉਹ ਨਾ ਕੁੱਝ ਬੋਲਦੇ ਆ ਨਾ ਕੋਈ ਗੱਲ ਕਰਦੇ ਵੇਖੀ ਜਾਂਦੇ ਮੇਰੇ ਵੱਲ।

ਡਰੇ ਉਹ ਡਰਾਣ ਦੇ ਆ ਮਿਨੂੰ।

ਮੈਂ ਕਿਹਾ ਫੜਲੋ ਫੜਲੋ ਉਨੂੰ ਹਫੜਾ ਦਫੜੀ ਪਈ ਆ ਕਿ ਪਤਾ ਇੰਨੂ ਲੱਗ ਗਿਆ ਤੇ ਕਦੀ ਜਾਂਦੀ ਆ ਓ ਬੂਟੇ ਕੀ ਦੁਕਾਨ ਨੂੰ, ਤੇ ਕਦੀ ਓ ਜਾਂਦੀ ਹਵੇਲੀ ਵੱਲ ਨੂੰ ਫੜਲੋ ਫੜਲੋ ਲਾਗੇ ਨੀ ਖਲੋਣ ਦੀ ਮੇਰੇ ਸਵੇਰੇ। ਨਾਲੇ ਗੱਲ ਕਿ ਕੋਈ ਲੈ ਗਿਆ ਵਾ। ਤੇ ਤੈਨੂੰ ਪਤਾ ਕਿ ਤੁਵੀਂ ਜਾਨਵਰਾਂ ਦਾ ਸ਼ੋਕੀਨ ਭਈ ਕਿੰਨਾ ਖੱਜ਼ਲ ਖਵਾਰੀ ਹੁੰਦੀ ਤੇ ਫਿਰ ਜਾ ਕੇ ਜਾਨਵਰ ਮਿਲਦਾ ਨਸਲੀ।

ਮੇਰਾ ਦਿਲ ਕਰਨ ਦਿਆਂ ਕਿ ਜਿਦਾ ਈ ਹਵੇਲੀ ਆਈ ਇੱਧਰ ਬਲਾ ਮੈਂ ਬਾਹੀ ਮਾਰ ਦੇਣੀ ਇਦੇ ਲੱਕ ਚ। ਨਾ ਨਾ ਨਾ ਯਾਰ ਏਦਾ।

ਬੱਕਰੀ ਦੀ ਥਾਂ ਉਨੂੰ ਬੰਨ ਲਾ ਹੈਅ। ਹੈਅ ਵੀਰ ਤੇਰੀ ਫਿਰ ਵੀ ਇਦਾ ਨੀ ਕਰਨਾ, ਬੜੇ ਧਿਆਨ ਨਾਲ ਗੱਲ ਪੁੱਛੀ ਇਵੇਂ ਕਲੇਸ਼ ਨੀ ਪਾਈਦਾ ਘਰਾਂ ਚ।

ਬੱਕਰੀ ਖੋਲ ਕੇ ਦਿੱਤੀ ਆ ਆਪਣੇ ਭਰਾ ਨੂੰ, ਕੱਲ ਇੱਥੇ ਸਾਡੀ ਮੱਝ ਬੱਝੀ ਆ ਬਾਹਰ ਇਹ ਦਓ। ਆਹੋ ਇਹ ਇਹ ਤਾਂ ਗੱਲ ਹੈ ਨਹੀਂ ਚੱਲ ਜਿਹੜੀ ਗਲਤੀ, ਗਲਤੀ ਐ ਚੱਲ ਕਲੇਸ਼ ਨਾ ਪਾਈ, ਫਿਰ ਵੀ ਤੇਰੀ ਜਨਾਨੀ ਆ ਇਵੇਂ।

ਉਹ ਤੇ ਕਿਧਰੋਂ ਆਉਦਾ ਨਾ ਮੈਂ ਹਿਦਰੋਂ ਆਇਆ ਹੁਣੇ ਹਜੇ ਮਾੜਾ ਜਿਹਾ ਹਾ ਗਾਂਈ ਬੰਨ ਕੇ ਆਇਆ ਤੇ ਮੈਂ ਘਰ ਵੱਲ ਆਇਆ ਹੀ ਤਾਂ ਇਹ ਭੱਜ ਕੇ ਪਤਾ ਨੀ ਕਿੱਧਰ ਚੱਲਗਿਆ। ਅੱਛਾ, ਜਨੀ ਕਿ ਇਹਦੇ ਪੈਰ ਨੀ ਲੱਗਣ ਦੇ ਚੋਰ ਆਲਾ, ਚੋਰ ਦੇ ਜਿਦਾ ਉਹਦੇ ਪੈਰ ਨੀ ਲੱਗਦੇ। ਤੇ ਇਨੂੰ ਜਦੋਂ ਗੁਣ ਨੂੰ ਕਹਿਣ ਦਿਆਂ ਤੇ ਗੁਣ ਦੰਦ ਕੱਡਦਾ ਆ ਅੱਗੋਂ।

ਤੇ ਕੁੜੀਆ ਮੇਰੇ ਵੱਲ ਮੈਲੀ ਅੱਖੀ ਵੇਖਣ ਦੀਆ ਵਾ ਇੰਨਾ ਦਾ ਵੀ ਮੇਰਾ ਇਰਾਦਾ ਸਿਰ ਚ ਮਾਰਾ ਕੁੱਝ। ਮੈਨੂੰ ਬੱਕਰੀ ਚਾਹੀਦੀ ਆ ਵੇਖ ਜੇ ਤੇਰੇ ਨਾਲ ਹਿਦਰ ਆਉਂਦੀ ਆ ਨਾ ਇੰਨੂ ਸਮਝਾਦੇ ਕਿ ਰਾਜਾ ਬੜਾ ਅੱਕਿਆ ਓ ਤੂੰ ਬੱਕਰੀ ਲਿਆਂਦੇ ਓਦੀ ਆਪਣੇ ਜਿੱਥੇ ਵੀ ਦਿੱਤੀ ਆ।

ਜਿਹੜੇ ਭਰਾ ਨੂੰ ਦਿੱਤੀ ਆ ਲੈ ਕੇ ਆ ਛੇਤੀ। ਨਹੀਂ ਤੇ ਆ ਭਲਾ ਘਰ ਜਿੰਨੇ ਵੀ ਪੱਤੇ ਇੰਨੂ ਚਾਰਨੇ ਮੈ ਹੁਣ। ਤੂੰ ਸਿੰਮੀ ਨੂੰ ਕਰ ਲੈਣਾ ਸੀ ਫੋਨ ਕਿਤੇ ਸਾਡੂ ਨੂੰ ਨਾ ਦੇ ਤੀ ਹੋਵੇ।

ਇਗਦਾ ਭਰਾ ਆਇਆ ਹੀ ਓ।

ਓੁਹ ਓਹ ਚਾਰ ਪੰਜ ਦਿਨ ਹੋਗੇ ਉਨੂੰ ਗੇੜੇ ਮਾਰਦੇ ਨੂੰ।

ਆਹੋ ਤੁਹੀਂ ਰਾਤੀਂ ਲੰਘੇ ਵੇਖਿਆ ਤੁਹਾਨੂੰ ਕੁੱਤੇ ਪਏ ਕਿਤੇ।